ਚਲ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

ਇੱਕ ਵਾਰ ਦੀ ਗੱਲ ਹੈ, ਇੱਕ ਨਾ ਬਗੀਚੇ ਅਹ ਇੱਕ ਵਾਰ ਦੀ ਗੱਲ ਹੈ, ਇੱਕ ਵਾਰ ਆਹ ਬਹੁਤ ਜਿਆਦਾ ਗਰਮੀ ਪੈ ਰਹੀ ਸੀ ਤੇ ਇੱਕ ਅਸਮਾਨ ਵਿੱਚ ਕਾਲੇ ਰੰਗ ਦਾ ਕਾਂ ਉੱਡ ਰਿਹਾ ਸੀ। ਉਸਨੂੰ ਬਹੁਤ ਜਿਆਦਾ ਪਿਆਸ ਲੱਗੀ ਅਤੇ ਉਹ ਇਧਰ-ਉਧਰ ਭਟਕਦਾ ਰਿਹਾ। ਭਟਕਦਾ ਭਟਕਦਾ ਉਹ ਇਕ ਦਿਨ ਇਕ ਬਗੀਚੇ ਵਿੱਚ ਜਾ ਪਹੁੰਚਿਆ। ਬਗੀਚੇ ਵਿੱਚ ਉਹਨੇ ਇਧਰ ਉਧਰ ਦੇਖਿਆ। ਤਾਂ ਉਹ ਪਾਣੀ ਕਿਤੇ ਨਾ ਲੱਭਾ। ਦੂਰ ਜਦੋਂ ਉਹਦੀ ਇੱਕ ਨਜਰ ਪਈ ਤਾਂ ਉਹਨੇ ਦੇਖਿਆ ਕਿ ਇੱਕ ਖਾਲੀ ਘੜਾ ਪਿਆ ਹੋਇਆ ਹੈ ਬਗੀਚੇ ਵਿੱਚ। ਜਦੋਂ ਉਹ ਉੱਡ ਕੇ ਘੜੇ ਕੋਲ ਗਿਆ ਤਾਂ ਉਹਨੇ ਦੇਖਿਆ ਕਿ ਘੜੇ ਵਿੱਚ ਪਾਣੀ ਬਹੁਤ ਘੱਟ ਹੈ। ਪਾਣੀ ਘੱਟ ਹੋਣ ਕਰਕੇ ਪਾਣੀ ਤੱਕ ਆਹ ਕਾਂ ਦੀ ਚੂੰਝ ਨਾ ਪਹੁੰਚ ਪਾਈ ਤੇ ਆਹ ਕਾਂ ਨੂੰ ਪਿਆਸ ਬਹੁਤ ਜਿਆਦਾ ਲੱਗੀ ਹੋਈ ਸੀ। ਗਰਮੀ ਬਹੁਤ ਜਿਆਦਾ ਸੀ। ਤੇ ਕਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਕਾਂ ਦੀ ਚੂੰਝ ਘੜੇ ਦੇ ਪਾਣੀ ਤੱਕ ਨਾ ਪਹੁੰਚੀ। ਫਿਰ ਕਾਂ ਨੇ ਬਹੁਤ ਦਿਮਾਗ ਲਗਾਇਆ ਤੇ ਉਹਨੇ ਦੇਖਿਆ ਕਿ

ਅਤੇ ਇੱਕ-ਇੱਕ ਕਰਕੇ ਕੰਕਰ ਪਾਉਂਦਾ ਗਿਆ, ਉਵੇਂ ਉਵੇਂ ਪਾਣੀ ਉਪਰ ਆਉਂਦਾ ਗਿਆ। ਬਹੁਤ ਸਮਾਂ ਲੰਘ ਗਿਆ ਪਰ ਕਾਂ ਨੇ ਉਮੀਦ ਨਾ ਛੱਡੀ। ਘੜੇ ਅਹ ਘੜੇ ਵਿੱਚ ਉਹ ਛੋਟੇ-ਛੋਟੇ ਕੰਕਰ ਇੱਕਠੇ ਕਰਕੇ ਪਾਉਂਦਾ ਰਿਹਾ ਤੇ ਜਦੋਂ ਪਾਣੀ ਉਪਰ ਆ ਗਿਆ ਤਾਂ ਕਾਂ ਬਹੁਤ ਖੁਸ਼ ਹੋਇਆ। ਅਤੇ ਉਸਨੇ ਬਹੁਤ ਹੀ ਜਿਆਦਾ ਪਾਣੀ ਪੀਤਾ ਤੇ ਉਹਦੀ ਪਿਆਸ ਬੁਝ ਗਈ ਤੇ ਕਾਂ ਬਹੁਤ ਖੁਸ਼ ਹੋਇਆ। ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਅਗਰ ਆਪਾ ਕੁਛ ਠਾਣ ਲਈਏ ਤਾਂ ਆਪਾ ਸਭ ਕੁਛ ਕਰ ਸਕਦੇ ਹਾਂ। ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਸਫਲਤਾ ਹਰ ਚੀਜ ਵਿੱਚ ਮਿਲਦੀ ਹੈ। ਮਿਹਨਤ ਕਰੋਗੇ ਤਾਂ ਉਹਦਾ ਫਲ ਜਰੂਰ ਮਿਲਦਾ ਹੈ। ਹੁਣ ਮੈਂ ਤੁਹਾਨੂੰ ਸੁਣਾਇਗੀ ਲਾਲਚ ਬੁਰੀ ਬਲਾ ਹੈ। ਇੱਕ ਵਾਰ ਦੀ

ਜੋ ਕਿ ਬਹੁਤ ਹੀ ਲਾਲਚੀ ਸੀ। ਉਸਨੇ ਇਕ ਦਿਨ ਉਸਨੂੰ ਇੱਕ ਦਿਨ ਅਹ ਇੱਕ ਦਿਨ ਇੱਕ ਹੱਡੀ ਮਿਲੀ। ਹੱਡੀ ਮਿਲੀ। ਉਹ ਹੱਡੀ ਲੈ ਕੇ ਆਪਣੇ ਬਾਕੀ ਕੁੱਤਿਆਂ ਦੇ ਝੁੰਡ ਤੋਂ ਬਹੁਤ ਦੂਰ ਚਲਾ ਗਿਆ। ਉਹ ਚੱਲਦਾ ਚੱਲਦਾ ਇਕ ਦਰਿਆ ਪਾਸ ਪਹੁੰਚਿਆ। ਉਸ ਕੋਲ ਹੱਡੀ ਸੀ। ਉਹ ਜਦੋਂ ਦਰਿਆ ਪਾਸ ਪਹੁੰਚਿਆ। ਪਾਣੀ ਵਿੱਚ ਉਹਨੂੰ ਉਸਦੀ ਪਰਛਾਈ ਦਿਖੀ। ਪਾਣੀ ਵਿੱਚ ਦੇਖਿਆ। ਕਿ ਇੱਕ ਹੋਰ ਕੁੱਤਾ ਉਹਨੂੰ ਨਜ਼ਰ ਆ ਰਿਹਾ ਹੈ, ਜਿਸਦੇ ਮੂੰਹ ਵਿੱਚ ਹੱਡੀ ਸੀ। ਉਸਨੇ ਉਸ ਤੋਂ ਉਸਨੂੰ ਅਹ ਉਸਨੂੰ ਇਹ ਨਹੀਂ ਪਤਾ ਨਹੀਂ ਕਿ ਇਹ ਉਸਦਾ ਪਰਛਾਵਾ ਹੈ, ਉਸਨੂੰ ਇਹ ਲੱਗ ਰਿਹਾ ਸੀ ਕਿ ਇਹ ਵੀ ਕੁੱਤਾ ਹੈ, ਜਿਸ ਕੋਲ ਹੱਡੀ ਹੈ। ਕੁੱਤੇ ਨੇ ਕੁੱਤਾ ਉਹ ਹੱਡੀ ਨੂੰ ਖੋਹਣ ਵਾਸਤੇ ਭੌਂਕਿਆ, ਮੂੰਹ ਖੋਲਿਆ ਤਾਂ ਉਸਦੀ ਹੱਡੀ ਪਾਣੀ ਵਿੱਚ ਗਿਰ ਗਈ। ਉਸਨੇ ਲਾਲਚ ਕੀਤੀ ਜਿਸ ਕਰਕੇ ਉਹਦੇ ਮੂੰਹ ਚ ਪਈ ਹੱਡੀ ਵੀ ਥੱਲੇ ਗਿਰ ਗਈ। ਤਾਂ ਉਹ ਬਹੁਤ ਹੀ ਨਿਰਾਸ਼ ਹੋਇਆ ਅਤੇ ਉਹ ਚਲਾ ਗਿਆ। ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਲਾਲਚ ਇਕ ਬਹੁਤ ਬੁਰੀ ਬਲਾ ਹੈ। ਸਾਨੂੰ ਕਦੇ ਵੀ ਲਾਲਚ ਨਹੀਂ ਕਰਨੀ ਚਾਹੀਦੀ ਹੈ। ਇੱਕ ਵਾਰ ਦੀ ਗੱਲ ਹੈ

ਦੀ ਕਦਰ ਕਦੇ ਵੀ ਨਹੀਂ ਕਰਦਾ ਹੁੰਦਾ ਸੀ। ਫਿਰ ਉਹ ਕੁੜੀ ਨੂੰ ਪੰਜ ਸਾਲ ਤੋਂ ਲਾਰਿਆਂ ਵਿੱਚ ਰੱਖਦਾ ਤੇ ਆਪਣਾ time ਕੱਢੀ ਜਾਂਦਾ ਪਿਆ ਸੀ। ਉਹ ਜੰਮੂ ਤੋਂ ਪੜ੍ਹਾਈ ਕਰਨ ਚੰਡੀਗੜ੍ਹ ਆਇਆ ਹੋਇਆ ਸੀ। ਉਹ ਚੰਡੀਗੜ੍ਹ ਤੋਂ ਚੰਡੀਗੜ੍ਹ ਪੜ੍ਹਾਈ ਕਰਨ ਲਈ ਆਇਆ ਹੋਇਆ ਸੀ। ਤੇ ਉਹ ਅਹ ਤੇ ਉਹ ਜਦੋਂ ਚੰਡੀਗੜ੍ਹ ਆਇਆ ਤੇ ਉਹ ਉਸ ਕੁੜੀ ਨੂੰ ਚੰਡੀਗੜ੍ਹ ਵਿੱਚ ਹੀ ਮਿਲਿਆ। ਕੁੜੀ ਨਾਲ ਉਸਨੂੰ ਗਲਤੀ ਨਾਲ ਪਿਆਰ ਹੋ ਗਿਆ ਸੀ। ਨਹੀਂ ਪਿਆਰ ਤਾਂ ਕੁੜੀ ਨੂੰ ਹੋਇਆ ਸੀ ਪਰ ਮੁੰਡਾ ਉਸਦਾ ਦਿਲ ਨਾ ਤੋੜਨ ਕਰਕੇ ਭੁਲੇਖੇ ਨਾਲ ਉਸ ਨਾਲ ਗੱਲ ਕਰ ਬੈਠਾ। ਉਹ ਜਿਸ ਕੁੜੀ ਨੂੰ ਪਿਆਰ ਕਰਦਾ ਸੀ, ਉਹ ਕੁੜੀ ਨਹੀਂ ਸੀ। ਪਰ ਉਹ ਕੁੜੀ ਹੋਰ ਕੋਈ ਸੀ। ਪਰ ਉਸ ਦਾ ਦਿਲ ਨਾ ਤੋੜਨ ਕਰਕੇ ਉਹ ਲਗਾਤਾਰ ਕੁੜੀ ਨਾਲ ਗੱਲ ਕਰਨ ਲੱਗ ਪਿਆ। ਕੁੜੀ ਤਾਂ ਉਹਨੂੰ ਆਪਣਾ ਪਤੀ ਪਰਮੇਸ਼ਵਰ ਮੰਨ ਚੁੱਕੀ ਸੀ। ਤੇ ਮੁੰਡਾ ਵੀ ਉਸਦਾ ਮਤਲਬ ਜਿਆਦਾ ਫਾਇਦਾ ਨਹੀਂ ਚੱਕਦਾ ਸੀ ਪਰ ਮੁੰਡਾ ਪੜ੍ਹਾਈ ਖਤਮ ਹੋਣ ਤੋਂ ਬਾਅਦ ਫਿਰ ਜੰਮੂ ਜਾਣ ਦੀ ਗੱਲ ਕਰਨ ਲੱਗ ਪਿਆ। ਜਿਸ ਕਰਕੇ ਕੁੜੀ ਦਾ ਦਿਲ ਟੁੱਟ ਗਿਆ। ਦਿਲ ਟੁੱਟਣ ਕਰਕੇ ਮੁੰਡੇ ਨੇ ਆਪਣੇ ਭਰਾ ਨੂੰ ਜੰਮੂ ਤੋਂ ਚੰਡੀਗੜ੍ਹ ਬੁਲਾ ਲਿਆ ਤੇ ਉਹ ਸੋਚਦਾ ਪਿਆ ਸੀ ਜੇਕਰ ਉਸਦਾ ਭਰਾ ਇੱਥੇ ਨੌਕਰੀ ਲੱਗ ਗਿਆ ਤਾਂ ਉਹ ਵੀ ਆਪਣੇ ਪਿਉ ਨੂੰ ਬੋਲਕੇ

ਇੱਥੇ ਰੱਖਣ ਦਾ ਫੈਸਲਾ ਕਰ ਲਿਆ ਜਿਸ ਕਰਕੇ ਇੱਕ ਵਾਰ ਦੀ ਗੱਲ ਏ ਇੱਕ ਚਿੜੀ ਉਡਦੀ ਉਡਦੀ ਕਾਂ ਕੋਲ ਗਈ। ਕਾਂ ਬਹੁਤ ਹੀ ਕੁੱਤਾ ਸੀ। ਕੁੱਤਾ ਹੋਣ ਕਰਕੇ ਕਾਂ ਨੇ ਬਹੁਤ ਹੀ ਕੱਢ ਦਿੱਤੀ। ਜਿਸ ਕਰਕੇ ਕਾਂ ਨੂੰ ਬਹੁਤ ਹੀ ਖੰਘ ਲੱਗ ਗਈ। ਕਾਂ ਨੂੰ ਖੰਘ ਲੱਗਣ ਕਰਕੇ ਉਸਨੂੰ corona ਹੋ ਗਿਆ। corona ਹੋਣ ਕਰਕੇ ਚਿੜੀ ਵੀ corona ਦੀ ਸ਼ਿਕਾਰ ਹੋ ਗਈ। ਦੋਨੋਂ ventilator ਪਰ ਪਹੁੰਚ ਗਏ ਤੇ ਚਿੜੀ ਮਰ ਗਈ ਤੇ ਚਿੜਾ ਉਡ ਗਿਆ। ਚਿੜਾ ਉਡ ਗਿਆ। ਚਿੜੀ ਮਰ ਗਈ। ਉਹਨੂੰ ਸਾਹ ਦੀ ਬੀਮਾਰੀ ਸੀ। ਉਹਨੂੰ oxygen ਲੱਗ ਗਈ। oxygen ਲੱਗਣ ਕਰਕੇ ਉਹਨੂੰ ਹੱਗਣ ਦੀ ਬੀਮਾਰੀ ਲੱਗ ਗਈ। ਹੱਗਣ ਦੀ ਬੀਮਾਰੀ ਕਰਕੇ ਉਹਨੂੰ ਖਾਕੀ ਗੋਲੀ ਨਾ ਮਿਲੀ। ਖਾਕੀ ਗੋਲੀ ਨਾ ਮਿਲਣ ਕਰਕੇ ਉਸਦੇ ਢਿੱਡ ਚੋਂ ਪਾਣੀ ਖਤਮ ਹੋ ਗਿਆ। ਪਾਣੀ ਖਤਮ ਹੋਣ ਕਰਕੇ ਉਹ ਵੀ ਮਰ ਗਈ। ਹੁਣ ਉਹ PGI ਪਹੁੰਚ ਚੁੱਕੀ ਸੀ। PGI ਵਾਲਿਆਂ ਨੇ ਉਸਨੂੰ ਅਹ ਉਸਦੇ ਨਾਂਹ ਕਰ ਦਿੱਤੀ ਸੀ। PGI ਵਾਲੇ ਬੋਲਦੇ ਇਸ ਕੀੜੀ ਦੀ ਇਸ ਕੀੜੀ ਦੀ kidney ਖਰਾਬ ਹੋ ਚੁੱਕੀ ਹੈ। kidney ਖਰਾਬ ਹੋਣ ਕਰਕੇ ਉਸਦਾ ਦਿਲ ਵੀ ਟੁੱਟ ਗਿਆ। ਦਿਲ ਟੁੱਟਣ ਕਰਕੇ ਹੁਣ ਉਹ ਬਹੁਤ ਹੀ ਨਿਰਾਸ਼ ਰਹਿਣ ਲੱਗ ਪਈ। ਨਿਰਾਸ਼ ਹੋਣ ਕਰਕੇ

ਬਣਾਈ ਕਵਿਤਾ ਦੱਸੀ ਹੈ। ਇਹ ਸਭ ਕੁਛ ਨਹੀਂ ਹੈ। ਇਹ ਸਭ ਕੁਛ ਇੱਕ ਡਰਾਮਾ ਸੀ ਜੋ ਮੈਂ ਖੁਦ ਰਚਿਆ ਸੀ। ਹੁਣ ਚਿੜੀ ਚਿੜਾ ਮਰ ਗਏ, ਸਭ ਕਹਾਣੀ ਖਤਮ ਕਰ ਗਏ। ਹੁਣ ਸਾਰੇ ਆਪਣੇ ਘਰਾਂ ਨੂੰ ਜਾ ਕੇ ਲੰਗਰ ਪਾਣੀ ਛੱਕੋ ਅਤੇ ਸਾਡਾ ਕਲਿਆਣ ਕਰੋ। ਜੈ ਹਿੰਦ। hello ਹਨ ਜੀ ਜੀ ਸੱਤ ਸ੍ਰੀ ਅਕਾਲ ਸਤ ਸ਼੍ਰੀ ਅਕਾਲ ਲਾਡੀ ਠੀਕ ਹੋ

ਮੈ ਵੀ ਵਧੀਆਂ ਹੋਰ ਘਰ ਪਰਿਵਾਰ ਵਧੀਆਂ

ਬਸ ਕੁਛ ਨਹੀਂ ਬੈਠੇ ਹੋਏ ਸੀਗੇ books ਵੇਖ ਰਹੀ ਸੀ ਜਿਵੇ math math english ਜਿਵੇ ਬਚੀਆ ਦੀ study ਕੀਨੀ ਅਗੇ ਅਗੇ ਵਧੀ ਜਾ ਰਹੇ ਏ ਹੈਨਾ ਹਨ ਜੀ ਹਨ ਜੀ ਮੇਂ ਵੀ ਓਹੀ ਨਾ ਤੁਹਾਡੇ ਨਾਲ discus ਕਰਨਾ ਸੀ ਥੋੜਾ ਜਿਹਾ ਮੇਨੂ ਇਕ topic ਮਿਲਿਆ ਸੀ math ਦੇ regarding ਹੈਨਾ ਵੀ ਅਛਾ ਅਛਾ ਜਿਵੇ ਸੁਰੂਆਤ ਹੋਯੀ ਚ ਆਪਣੇ ਜਿੜੇ ਅਲਜਬਰਾ ਵਗ਼ੈਰਾ ਹੈ ਉਨ੍ਹਾਂ ਦੀ ਕਿਵੇਂ starting ਹੈ ਉਸ ਬਾਰੇ ਥੋੜ੍ਹਾ ਮੇਂ ਗੱਲ ਕਰਨੀ ਸੀ ਫਰੀ ਹੋ ਤੁਸੀ ਦਾਸ ਮੀਨੁਤੇ ਹਨ ਜੀ ਹਨ ਜੀ. ਹਨ ਜੀ ਮੈਨੂੰ ਦੱਸੋ ਗੇ ਜਿੱਡਾ ਕ

ਇਨ੍ਹਾਂ ਨੂੰ ਕਿੱਦਾਂ ਪ੍ਰਭਾਸ਼ਿਤ ਕੀਤਾ ਜਾ ਸਕਦਾ ਹੈ ਇਸ ਬਾਰੇ ਚ ਮੈਨੂੰ ਥੋੜ੍ਹਾ ਦੱਸੋਗੇ ਹਾਜੀ ਹਾਂਜੀ ਜਿਵੇਂ ਗਾਨਿ ਦੀ ਗਗਨ ਅੰਗ੍ਰੀਜੀ ਮਾਤਰਾ ਗਣਨਾ ਹੈਨਾ ਸਰਚਨਾ ਸੰਨ ਪਰਿਵਰਤਨ ਜਿਵੇਂ ਕਿ ਵਿਖੇ ਪ੍ਰਕਾਸ਼ ਧਾਰਿਆ ਅਧਿ ਅਧੀਨ ਹੈਗਾ ਕਿਹੜਾ ਗਣਿ ਗਣਿਤ ਗਣਿਤ ਵਿਸ਼ੇ ਵਿੱਚ ਹੁੰਦੇ ਹੁੰਦਾ ਏ ਤੇ ਅਗੇਓ ਪ੍ਰਿਭਾਸ਼ਾ ਓਰ ਵਿਸ਼ੇ ਛੇਤਰ ਦੇ ਬਾਰੇ ਵਿੱਚ ਬੇਸ ਜਾ ਛੇਤਰ ਬਹੁਤ ਹੀ ਵੱਡਾ ਹੇਗਾ ਤੇ ਅਮੁਤਰ ਜਾ ਨਿੰਕਾਰ ਸਾਰ ਓ ਲਿੰਗ ਨਿੰਰਗ ਪ੍ਰਾਣੀ ਹੇਗਾ ਤੇ ਇਹਦੇ ਮਾਤਰਾਓ ਮਾਤਰਾਂ ਦੇ ਰੂਪ ਵਿੱਚ ਅਣਖ ਸੰਬੰਧ ਗੁਣ ਪ੍ਰਕ੍ਰਿਤੀ ਆਦਿ ਦਾ ਅਧਿਐਨ ਕਰਦਾ ਹੈ ਤੇ ਗਣਿਤ ਦੀ ਜਿਹੜੀ ਸ਼ਾਖਾਵਾਂ ਹੈਗੀਆਂ ਨੇ ਉਹ ਅਣਗਿਣਤ

ਰੱਖ ਲਏ ਇਸ ਦੇ ਅਨੁਸਾਰ ਲੇਖਕਾਂ ਦੇ ਲੇਖ ਦੇ ਵਿੱਚ ਇੱਕ ਵਿਸ਼ੇ ਹੈਗਾ ਜਿਹਦੇ ਵਿੱਚ ਪ੍ਰਭਾਵਿਤ ਕੀਤਾ ਜਾਂਦਾ ਹੈ ਤੇ ਇਹਦੇ ਰੂਪ ਵਿਚ ਜਿਵੇਂ ਕਿ ਜਿਵੇਂ ਸਾਨੂੰ ਜਿਵੇਂ ਸਾਨੂੰ ਨਹੀਂ ਜਾਣਿਆਂ ਜਾਂਦਾ ਕਿ ਇਹ ਕੀ ਹੈਗਾ ਕੀ ਕੀ ਕਰ ਕੀ ਰਿਹਾ ਹੋਰ ਨਾ ਹੀ ਨਾ ਹੀ ਆਪਾ ਜਾਣਦੇ ਕਿ ਇਹ ਸਾਨੂੰ ਜੋ ਕਹਿ ਰਿਹੇ ਐ ਉਹ ਸੱਚ ਹੈ ਇਹਨਾਂ ਦਾ ਕੀ ਮਤਲਬ ਕੀ ਕੀ ਹੈਗਾ ਕੀ ਦਾ ਜਿਹੜੀ ਅੰਨਤ ਜੀਵਨ ਦੀ ਨਿਹ ਹੈਗੀ ਐ ਉਹ ਅੰਨਤ ਜੀਵਨ ਦੀ ਨੀਹ ਹੈਗੀ ਐ

ਅੰਕੜਾ ਵਿਗਿਆਨ ਲੇਖ ਵਿਗਿਆਨ ਹੋਗਿਆ ਕਾਫੀ ਸਾਰੇ ਇਹਨਾਂ ਦੇ ਨੇ ਇਹਨਾਂ ਦੀ ਕਿਸਮਾਂ ਦੀ ਗੱਲ ਕੀਤੀ ਜਾਵੇ ਤਾ ਕਾਫੀ ਸਾਰੇ ਕਿਸਮਾਂ ਵੀ ਸੁਣਨ ਨੂੰ ਮਿਲਦੀਆਂ ਨੇ ਵੀ ਮਿਲਦੀਆਂ ਨੇ ਹਿਸਾਬ ਦੇ ਵਿਚ ਜਾ ਗਣਿਤ ਕਹਿ ਸਕਦੇ ਆ ਜਿੱਡਾ ਕ ਐਲਜੈਬਰਾ ਹੋਗਿਆ ਕ ਆ ਕੈਰੇ ਵਿਧੀ ਵਿਗਿਆਨ ਤੇ ਹੋਰ ਕਿਹੜੇ-ਕਿਹੜੇ ਕਿਸਮਾਂ ਲੇਖ ਕਿਸਮਾਂ ਹਿਸਾਬ ਪੀਉਸ ਕਰਦੇ ਜਾ ਜਿਹਨਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਜਾ ਜਿਨ੍ਹਾਂ ਨੂੰ ਅਤੇ ਸਿੱਖ ਸਕਦੇ ਹੋ ਕਿ ਹਰ ਇਕ ਕਿ ਹਰ ਇਕ ਅਲਜਬਰਾ ਦਾ ਜ਼ੀਰਾ ਕਿਸਮ ਹੈ ਉਡਦੀ ਆਪਣੀ ਭੀ ਕੋਈ ਮਹੱਤਵ ਹੈ ਆ ਜੇ ਆਪਣੀ ਤਰ੍ਹਾਂ ਦੇ ਨਾਲ ਉਨ੍ਹਾਂ ਨੂੰ ਕਿੱਤਾ use ਕੀਤਾ ਜਾ ਸਕਦਾ ਹੈ ਇਸ ਬਾਰੇ ਚ ਦੱਸੋ ਗੇ ਮੈਨੂੰ ਹਨ ਜੀ ਜਿਵੇਂ ਹਿਸਾਬ ਦੀਆਂ ਜੈਰੀ ਕਿਸਮਾਂ ਨੇ ਹੈਗੀਆਂ ਨੇ ਅਲਜਬਰਾ ਹਾਨਾ ਅਤੇ ਅਕਲਾਂ ਤੇ ਗਾਨਿਥ ਵਿਸ਼ਲੈਸ਼ਾਂ ਲਿਖ ਗਾਨਿਥ ਦੀ ਅਤੇ ਆਥਣ ਵਿਗਿਆਨ ਤਰਕ ਵਿਗਿਆਨ ਸਿਖ੍ਯ ਜੇ ਵਿਗਿਆਨ ਹੈਗਾ ਪੋਤਿਕੀ ਪੋਤਿਕੀ ਗਾਨਿਥ ਗਣਣਾ ਗਣਣਾ ਵੀ ਹੈਗਾ ਇਹਦੇ ਵਿੱਚ ਤੇ ਸੂਚਨਾ ਸਿਧਾਂਤ ਸੰਭਾਵਨਾ ਅੰਕੜ ਅੰਕੜਾ ਵਿਗਿਆਨ ਖੇਡ ਸਿਧਾਂਤ ਉਪਰੇਸ਼ਾ ਖੋਜ ਵਿਧਿ ਵਿਗਿਆਨ ਇੰਟ ਭੀ ਹੈ ਇੱਡੀ ਵਿਚ ਕਾਫੀ ਤਰ੍ਹਾਂ ਦੇ ਜ਼ੀਰੇ ਹੈਗੇ ਨੇ ਅੱਡੇ ਵਿਚ ਅਲੱਗ ਅਲੱਗ ਤਰ੍ਹਾਂ ਦੇ ਹੈਗੇ ਨੇ

ਇਦੇ ਵਿਚ ਐਲਜਬਰਾ ਕਿਹਾ ਜਾਵੇ ਤਾਂ ਐਲਜਬਰਾ ਦਾ ਕਿ importance ਹੈਗੀ ਜਾ ਐਲਜੈਬਰਾ ਬੀਜ ਗਣਿਤ ਦੇ ਵਿੱਚ ਕਿਦਾ use ਕੀਤਾ ਜਾਂਦਾ ਹਾਜੀ ਆਯ ਕੀ ਆ ਜੀ ਦਸੋ ਮੇਨੂ ਓਸ ਬਾਰੇ ਦਸੋ ਗੇ ਮੇਨੂ ਅਲ੍ਜੇਬਰਾ ਕੀ ਚੀਜ਼ ਆਯ ਦੇ ਰੁਪ ਵਿੱਚ ਟੁਟੇ ਹਿਸਿਆ ਦੇ ਪੂਰਨ ਸਹਿਯੋਜਨ ਗਣਿਤ ਦੀ ਇਹ ਸ਼ਾਖਾ ਹੈਗੀ ਹੈ ਜੋ ਸੰਖਿਆ ਦੇ ਬਜਾਏ ਪ੍ਰਤੀਯੋ ਦਾ ਉਪਯੋਗ ਕਰਦੀ ਹੈ ਤੇ ਬੀਜ ਗਣਿਤ ਕਾਦਿਲ or ਕਾਦਿਨਲ ਸੰਕੇਤਾਂ ਦੇ ਵਿੱਚ ਸਮੀਕਰਨ ਹੋਰ ਸੰਕੇਤਾਂ ਦੇ ਮੁਲਿਆਂ ਦੇ ਵਿੱਚ ਹਲ ਕਰਨ ਦਾ ਅਧਾਰਿਤ ਹੈਗਾ ਤੇ ਬੀਜ ਗਣਿਤ ਦੇ ਵਿਕਾਸ ਅਤੀ ਅੰਤ ਨਿਦਾਸ਼ ਨਿਦੇਸ਼ਕ ਜਮਤੀ ਕਲਨਾ ਵਿਕਾਸ ਨੂ ਪ੍ਰੇਰਿਤ ਕੀਤਾ ਜਾਂਦਾ ਆਯ ਤੇ ਜਿਡੇ ਵਿਚ ਕਲਾਂ ਉਪਯੋਗੀ ਕਾਮ

ਤੇ ਇਹਦੇ ਵਿਚ ਵਿਗਿਆਨ or ਪ੍ਰਜੋਗਿਕ ਦਾ ਵਿਕਾਸ ਵਿਕਾਸ ਦੀ ਜਿਹੜੀ ਗਤੀ ਦੀ ਤਰਜ ਕੀਤੀ ਜਾਂਦੇ ਐ ਹਾਂਜੀ ਬਿਲਕੁਲ ਜਿਦਾਂ ਕੇ ਰੇਖਾ ਗਣਿਤ ਦੀ ਗਲ ਕੀਤੀ ਜੇ ਹਾਨਾ ਭੀ ਰੇਖਾ ਗਣਿਤ ਟੀ ਵਿਗਿਆਨ ਸਥਾਨ ਹਨਾ ਇਹਨਾ ਦੇ ਵਿੱਚ ਕੀ ਨੇ ਇਹਨਾ ਵਿੱਚ ਕਈ ਤਰਾਂ ਦੀਆਂ ਆਪਾ ਕਹਿ ਸਕਦੇ ਵੀ ਆ ਨਿਰਣੇ ਵੀ ਆਂਦੇ ਨੇ ਸਿਰਲੇਖ ਤਿਰਭੁਜ ਚਤਰਭੁਜ ਦੇ ਤ੍ਰਿਕੋਣ ਚਤਰਭੁਜ ਆਂਦੇ ਨੇ ਹਨਾ

ਕੇ ਏਸ ਬਾਰੇ ਮੇਨੂ ਦੱਸੋ ਗੇ ਕੇ ਰੇਖਾ ਗਣਿਤ ਕਿਸ ਤਰੀਕੇ ਨਾਲ ਹਿਸਾਬ ਡਿਯਨ ਤੀਨ ਅਲਗ ਅਲਗ ਸੰਖਾਵਾਂ ਡੀ ਵਿਚ ਵੰਡੀ ਹੋਈ ਆਯ ਹਾਂਜੀ ਜਿਵੇਂ ਰੇਖਿਕਾ ਕਲਾਂ ਦੀ ਤੀਨ ਪ੍ਰਮੁਖ ਸ਼ਿਖਾਵਾਂ ਡੀ ਵਿਚੋ ਏਇਕ ਹੇਗਾ ਆਯ ਜਿਦੇ ਵਿੱਚ ਬਿੰਦੋਉ ਰੇਖਾ ਤਲਾ ਦਾ ਠੋਸ ਗੁਣਕ ਉਹਦੇ ਵਿੱਚ ਵੀ ਵਿਸਥਾਰ ਦੇ ਵਿੱਚ ਮਾਪੀ ਸਥੀਤੀ ਦਾ ਅਧਿਐਨ ਕੀਤਾ ਜਾਦਾ ਹੈ ਤੇ ਰੇਖਿਕਾ ਗਿਆਨ ਦੀ ਸੱਭ ਤੋਂ ਵੱਡੀ ਤੋਂ ਪੁਰਾਨੀ ਸ਼ਾਖਾਂ ਵਿਚੋ ਏਇਕ ਹੇਗੀ ਆਯ ਪ੍ਰੇਮ ਦਾ ਇਕ ਇਵੇਂ ਦਾ ਕਥਨ ਹੈ ਜਿਡੇ ਵਿਚ ਪਹਲੇ ਸਿਧ ਪ੍ਰੇਮੋ ਤੇ ਸਵੇਸ਼ ਸਿਧਨ ਦੀ ਏਇਕ ਸਾਹਿਯ੍ਤਾ ਸਿਧਿ ਕੀਤੀ ਜਾਂਦੀ ਆਯ ਕਾਲਪਨਿਕ ਸਿਧਾਂਤਾਂ ਦੇ ਵਿਚ ਤਾਰਕਿਕ ਤਰਕ ਤਾਰਕਿਕ ਤਰਕਾਂ ਦੇ ਦੇ ਨਾਲ ਸਕਤੀ ਦਾ ਪਤਾ ਲਗਾਨ ਦੇ ਲੈ ਗਣਿਤ ਚ ਪ੍ਰੇਮ ਦਾ ਹਾਲ ਵੀ ਕਹਯ ਜਾਂਦਾ ਆਯ ਤੇ ਏਇਕ ਆਯ ਏਹੋ ਜੈ ਏਇਕ ਬਿੰਦੁ ਜਮਤੀ ਸਰੰਚਨਾ ਵੀ ਹੇਗੀ ਆਯ ਤੇ ਜਿਦੀ ਕੋਈ ਵੀ ਲੰਬਾਈ ਚੋਰੀ ਯਾ ਓਨ੍ਚਾਈ ਨਿਆ ਹੇਗੀ ਸਾਰਕ ਰੇਖਾ ਗਾਨਾ ਹੋ ਸ਼ੂਨ੍ਯ ਤੇ ਕਾਦੇਸ਼ ਦੀ ਲੰਬਾਈ ਨਾਟ ਚੁਰਾਈ ਵਾਟਰ ਯੁਕੇਰੀਅਨ ਜਮਾਤੀ ਦੇ ਵਿਚ ਜੇਰੀ ਦੋ ਬਿਦੁਵਾਂ ਦੇ ਗੁਜ਼ਾਰਨੀ ਨੂ ਗੁਜਰਨ ਵਾਲੀ ਇਕ ਹੋਰ ਕੇਵਲ ਇਕ ਏ ਰੀਖਾਂ ਹੁੰਦੀ ਆਯ ਤੇ ਆਯ ਏਇਕ ਸਿੱਧੀ ਰੈਖਾ ਹੈ ਜੋ ਦੋ ਬਿੰਦੁਆ ਦੇ ਵਿੱਚ ਨੀਉਮਤ ਦੂਰੀ ਨੂੰ ਦਰਸਾਉਂਦੀ ਹੈ ਤੇ ਇੱਕ ਸਿੱਧੀ ਰੇਖੀ ਬਿੰਦੁਆ ਤੋਂ ਬਿੰਦੁਆਂ ਦਾ ਸੱਭ ਤੋ ਛੋਟਾ ਮਾਰਗ ਵੀ ਹੈਗਾ ਹਾਜੀ ਬਿਲਕੁਲ ਤੁਸੀ ਸਹੀ ਕਿਹਾ ਅਗਰ ਤ੍ਰਿਕੋਣ ਜਾ ਤਿਬਾਹੀ ਜਾ ਤ੍ਰਿਭੁਜ ਇੱਕ ਦੱਖਣ ਪਲੈਨ ਮਾਪ ਦੇ ਅਧਾਰ ਤੇ ਤ੍ਰਿਪੁਜ਼ਾ ਦਾ ਵਰਗੀ ਕਾਨ ਵੀ ਕੀਤਾ ਗਯਾ ਆਯ A B C ਅਤੀ ਸੀ ਤੀਨ ਬਿੰਦੂਆਂ ਨਾਲ ਬਾਨੀ ਤਰੀਕੋੰ ਨੂ ਟੀਕੋੰ ਕੇਹਾ ਜਾਂਦਾ ਆਯ ਯਾਨੀ ਕੇ ਤੀਨ ਕਹ ਸਦੇ ਆਂ ਤੀਨ ਰੇਖਾਵਾਂ ਦੇ ਨਾਲ ਬਾਨੀ ਹੋਈ ਆਯ ਏਡੇ ਅਗੇ ਜੇਰੇ ਪਾਰਟ ਵੀ ਹੁੰਦੇ ਨੇ ਜੇ ਅਗਰ ਦੇਖੇ ਜੇ ਸੰਬਾਹੁ ਤਰੀਕੋੰ ਤੇ ਸੰਦੋਬਾਹੁ ਤਰੀਕੋੰ ਤੇ ਸੰਦੋਭਾਉ ਤਰੀਕੋੰ ਹੁੰਦੀ ਜੇਰੀ ਜੇ ਕਰ ਕਿਸੇ ਤ੍ਰਿਪੁਜ਼ਾਕ ਦੀ ਕੋਈ ਦੋ ਭੁਜਾਵਾਂ ਬਰਾਬਰ ਹੁੰਦਿਯਾ ਤੇ ਉਸੀ ਸਮ ਦੋਬਾਹੁ ਤਰੀਕੋੰ ਤ੍ਰਿਪੁਜ਼ਿਕ ਹੁੰਦੀ ਆਯ ਤੇ ਜੇਰੀ ਕੇ ਸਮ ਵਿਖਾਮ੍ਬਾਹੁਕ ਤਰੀਕੋੰ ਹੁੰਦੀ ਆਯ ਜਿਸ ਭੁਜਾਵਾਂ ਡਿਯਨ ਸਰਿਯਾਂ ਭੁਜਾਵਾਂ ਅਸਮਾਨ ਹੋਣ ਤੇ ਓਨਾਂ ਨੂ ਕਹਯ ਜਾਂਦਾ ਆਯ ਤੇ ਅਗੇ ਇਨਾਂ ਦੇ ਜੇਰੇ ਡੀਗਰੀ ਵੀ ਹੁੰਦੇ ਨੇ ਨੁਕ ਕੋੰ ਆਦਿਕ ਕੋੰ ਜੋ ਆਪਾਂ ਮੈਥ ਦੇ ਵਿਚ ਨਾ ਮੋਸ੍ਤ੍ਲ੍ਯ ਪਾਰ੍ਹ੍ਡੇ ਆਂ ਜੇ ਆਪਾਂ ਟੈਂਥ ਚ ਜਿਦਾਂ ਕੇ ਡੀਗਰੀ ਬ੍ਨਾੰਡੀ ਹੁੰਦੇ ਸੀ ਓਨਾਂ ਦੇ ਲੈ ਤ੍ਰਿਪੁਜ਼ ਕਾਨ ਨੂ ਵਾਰ੍ਤ੍ਯਾ ਜਾਂਦਾ ਜਿਦਾਂ ਕੇ ਹੁਣ ਗਣਿਤ ਸਿਧਾਂਤ ਦਾ ਤਨੁ ਪਤਾ ਈ ਹੋਣਾ ਅਗੇ ਓਸ ਬਾਰੇ ਮੇਨੂ ਦਸੋ ਗੇ ਜ਼ਰਾ ਹਾਂਜੀ ਹਾਂਜੀ ਜਿਵੇ ਗਣਿਤ ਸਿਧਾਂਤ ਸ਼ੁਧ ਗਣਿਤ ਦੀ ਸ਼ਾਖਾ ਹੇਗੀ ਆ ਕੇ ਜੋ ਵਿਹ੍ਸਾਯ ਰੂਪ ਦੇ ਕੁਮਾਕੋ ਸੰਭੰਦਿਤ ਹੈ ਤੇ ਏਡੇ ਵਿਚ ਕਦੀ ਕਦੀ ਗਣਿਤ ਦੀ ਰਾਨੀ ਜਿਨੋ ਕੇ ਗਣਿਤ ਦੀ ਰਾਨੀ ਵੀ ਕਹਯ ਜਾਂਦਾ ਆਯ ਤੇ ਜਿਡੇ ਵਿਚ ਵਿਗ੍ਯਨਿਕ ਸੰਖ੍ਯਾਵਾਂ ਹੋਰ ਓਡੀ ਵਿਚ ਬਾਨੀ

ਟੇਬਲ ਹੀ ਤੇ ਪੀ ਪੀ ਜ਼ੀਰਾ ਪਾਈਥ ਪਾਈਥ ਪਾਈਥਾਗੋਰਸ ਦਾ ਤਿਰਿਗੋਨ ਹੈਗਾ ਤੇ ਕੂੜੁ ਕੁਰਬਲ ਉਪਯੋਗ ਕਰਨ ਦਾ